ਲਿਬਰੇਆਫਿਸ ਬੇਸ ਦੇ ਸਪੋਕਨ ਟਿਯੂਟੋਰਿਅਲ ਵਿਚ ਆਪ ਦਾ ਸੁਆਗਤ ਹੈ
ਇਸ ਟਯੂਟੋਰਿਯਲ ਵਿਚ ਅਸੀ ਲਿਬਰੇਆਫਿਸ ਬੇਸ ਵਿਚ ਸਿੰਪਲ ਫਾਰਮਜ਼ ਦੇ ਬਾਰੇ ਜਾਣਾਂਗੇ
ਇੱਥੇ ਅਸੀ ਸਿਖਾਂਗੇ 1
ਫੋਰਮ ਕੀ ਹੈ 2
ਵਿਜ਼ਾਰਡ ਦੀ ਵਰਤੋੰ ਨਾਲ ਫੋਰਮ ਬਣਾਉਣਾ
ਹੁਣ ਤਕ ਅਸੀ ਲਿਬਰੇਆਫਿਸ ਬੇਸ ਦਾ ਇਸਤੇਮਾਲ ਕਰਕੇ ਡੇਟਾਬੇਸ ਅਤੇ ਟੇਬ੍ਲ੍ਸ ਬਣਾਉਣਾ ਸਿਖਿਆ ਜਿਨਾਂ ਦੇ ਵਿੱਚ ਅਸੀ ਡੇਟਾ ਰਖਦੇ ਹਾਂ
ਪਰ ਅਸੀ ਡੇਟਾਬੇਸ ਟੇਬ੍ਲ੍ਸ ਵਿਚ ਡੇਟਾ ਕਿਸ ਤਰਹ ਭਰਾਂਗੇ ਇਕ ਤਰੀਕਾ ਇਹ ਹੈ ਕੀ ਟੇਬਲਸ ਦੇ ਸੈੱਲਜ਼ ਵਿਚ ਡੇਟਾ ਸਿੱਧਾ ਹੀ ਟਾਇਪ ਕਰ ਦਿੱਤਾ ਜਾਵੇ ਜਿਵੇਂ ਅਸੀਂ ਪਿਛਲੇ ਟਿਯੂਟੋਰਿਅਲ ਵਿਚ ਕੀਤਾ ਸੀ
ਡੇਟਾ ਨੂੰ ਆਸਾਨੀ ਤੇ ਨਿਊਨਤਮ ਐਰਰਸ ਦੇ ਨਾਲ ਭਰਨ ਲਈ ਦੂਜਾ ਤਰੀਕਾ ਵੀ ਹੈ
ਓਹ ਹੈ ਫੋਰਮਜ਼ ਦਾ ਇਸਤੇਮਾਲ ਕਰਕੇ
ਫੋਰਮ ਡੇਟਾ ਦੀ ਐਂਟਰੀ ਅਤੇ ਏਡਿਟਿੰਗ ਲਈ ਫਰੰਟਐਂਡ ਜਾ ਯੂਜ਼ਰ ਇੰਟਰਫੇਸ ਹੈ
ਉਦਹਾਰਣ ਲਈ ਟੇਬਲ ਜਿਸ ਦੇ ਵਿਚ ਫੀਲਡਸ ਦਿੱਤੇ ਹੋਣ ਇਕ ਸਾਦਾ ਫੋਰਮ ਹੈ
ਆਓ ਅਸੀ ਲਾਇਬ੍ਰੇਰੀ ਡੇਟਾਬੇਸ ਦਾ ਉਦਹਾਰਣ ਲਈਏ ਜਿਹਡ਼ਾ ਕਿ ਅਸੀ ਪਿਛਲੇ ਟਿਯੂਟੋਰਿਅਲ ਵਿਚ ਬਣਾਇਆ ਸੀ
ਤਾਂ ਬੁਕਸ ਟੇਬਲ ਦੇ ਫੀਲਡਸ ਨੂੰ ਸ਼ਾਮਲ ਕਰਕੇ ਇਕ ਸਾਧਾਰਨ ਫੋਰਮ ਬਣ ਸਕਦਾ ਹੈ
ਅਤੇ ਇਹ ਫੋਰਮ ਬੁਕਸ ਟੇਬਲ ਵਿਚ ਡੇਟਾ ਭਰਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ
ਆਓ ਹੁਣ ਫੋਰਮ ਬਣਾਉਣਾ ਸਿੱਖਿਏ
ਆਓ ਪਹਿਲਾ ਅਸੀ ਲਿਬਰੇਆਫਿਸ ਬੇਸ ਪ੍ਰੋਗਰਾਮ ਸ਼ੁਰੂ ਕਰਿਏ
ਅਗਰ ਬੇਸ ਪ੍ਰੋਗਰਾਮ ਪਹਿਲੇ ਤੋ ਹੀ ਓਪਨ ਨਾਂ ਹੋਵੇ ਤਾਂ ਬੌਟਮ ਲੇਫਟ ਤੇ ਸਟਾਰਟ ਬਟਨ ਤੇ ਕਲਿਕ ਕਰੋਫਿਰ ਏਐਲਐਲ ਪ੍ਰੋਗਰਾਮਜ਼ ਤੇ ਕਲਿਕ ਕਰੋ ਫਿਰ ਲਿਬਰਿਓਫਿਸ ਸੂਟ ਤੇ ਕਲਿਕ ਕਰੋ ਅਤੇ ਫਿਰ ਲਿਬਰਿਓਫਿਸ ਬਾਸੇ ਤੇ ਕਲਿਕ ਕਰੋ
ਆਓ ਹੁਣ ਅਸੀ ਓਪਨ ਅਨ ਐਕਸਿਸਟਿੰਗ ਡੇਟਾਬੇਸ ਫਾਈਲ ਵਿਕਲਪ ਤੇ ਕਲਿਕ ਕਰਿਏ
ਲਾਈਬ੍ਰੇਰੀ ਡੇਟਾਬੇਸ ਰਿਸੈਂਟਲੀ ਯੂਜ਼ਡ ਡਰਾਪ ਡਾਉਨ ਬਾਕਸ ਵਿਚ ਵਿਜ਼ਿਬਲ ਹੋਵੇਗਾ
ਤਾਂ ਹੁਣ ਇਸਨੂੰ ਚੁਣੋ ਅਤੇ ਫਿਨਿਸ਼ ਬਟਨ ਤੇ ਕਲਿਕ ਕਰੋ
ਅਗਰ ਲਿਬਰੇਆਫਿਸ ਬੇਸ ਪਹਿਲਾਂ ਤੋਂ ਹੀ ਓਪਨ ਹੈ
ਤਾਂ ਅਸੀਂ ਉਪਰ ਦਿੱਤੇ ਫਾਈਲ ਮੇਨ੍ਯੂ ਤੇ ਕਲਿਕ ਕਰਕੇ ਅਤੇ ਫਿਰ ਓਪਨ ਤੇ ਕਲਿਕ ਕਰਕੇ ਲਿਬਰੇ ਡੇਟਾਬੇਸ ਫਾਇਲ libraryਓਡੀਬੀ ਖੋਲ ਸਕਦੇ ਹਾਂ
ਦੂਜਾ ਤਰੀਕਾ ਹੈ ਫਾਇਲ ਮੇਨ੍ਯੂ ਵਿਚ ਰਿਸੈਂਟ ਡਾਕੂਮੈਂਟਸ ਤੇ ਕਲਿਕ ਕਰੋ ਅਤੇ libraryਓਡੀਬੀ ਚੁਣੋ
ਹੁਣ ਅਸੀ ਲਾਇਬ੍ਰੇਰੀ ਡੇਟਾਬੇਸ ਦੇ ਅੰਦਰ ਹਾਂ
ਹੁਣ ਅਸੀ ਲੈਫਟ ਪੈਨਲ ਤੇ ਡੇਟਾਬੇਸ ਲਿਸਟ ਵਿਚ ਫਾਰਮਜ਼ ਆਇਕਨ ਤੇ ਕਲਿਕ ਕਰਾਂਗੇ
ਧਿਆਨ ਦਵੋ ਕਿ ਨਵਾ ਫੋਰਮ ਬਣਾਉਣ ਲਈ ਦੋ ਤਰੀਕੇ ਨੇ ਕ੍ਰਿਏਟ ਫਾਰਮ ਇਨ ਡਿਜ਼ਾਈਨ ਵਿਊ ਅਤੇ ਯੂਐਸਈ ਵਿਜ਼ਾਰਡ ਟੋ ਕ੍ਰਿਏਟ form
ਆਓ ਅਸੀਂ ਦੂਜੇ ਔਪਸ਼ਨ ਤੇ ਕਲਿਕ ਕਰਿਏ ਯੂਐਸਈ ਵਿਜ਼ਾਰਡ ਟੋ ਕ੍ਰਿਏਟ form
ਹੁਣ ਅਸੀ ਇਕ ਨਵੀ ਵਿੰਡੋ ਵੇਖਦੇ ਹਾਂ ਜਿਹੜੀ ਲਿਬਰੇਆਫਿਸ ਰਾਇਟਰ ਵਿੰਡੋ ਦੇ ਸਮਾਨ ਹੈ
ਅਤੇ ਓਸਦੇ ਉੱਤੇ ਅਸੀ ਪੌਪ ਅਪ ਵਿੰਡੋ ਵੇਖਦੇ ਹਾਂ ਜਿਸ ਦੇ ਉੱਤੇ ਫਾਰਮ ਵਿਜ਼ਾਰਡ ਲਿਖਿਆ ਹੈ
ਆਓ ਹੁਣ ਬੁਕਸ ਟੇਬਲ ਤੇ ਆਧਾਰਿਤ ਆਪਣਾ ਪਹਿਲਾ ਫੋਰਮ ਬਣਾਉਣ ਲਈ ਇਸ ਵਿਜ਼ਾਰਡ ਨੂੰ ਵੇਖਿਏ
ਵਿੰਡੋ ਦੇ ਖੱਬੇ ਪਾਸੇ ਦਿਸ ਰਹੇ 8 ਸਟੈੱਪਸ ਤੇ ਧਿਆਨ ਦੇਵੋ
ਅਸੀਂ ਪਹਿਲੇ ਸਟੇਪ ਵਿੱਚ ਹਾਂ ਜੋ ਕਿ ਫੀਲਡ ਸਿਲੈਕਸ਼ਨ ਹੈ
ਸੱਜੇ ਪਾਸੇ ਡਰਾਪ ਡਾਉਨ ਬਾਕਸ ਵਿੱਚੋਂ ਜਿਸ ਦਾ ਸ਼ੀਰਸ਼ਕ ਟੇਬਲਜ਼ ਓਰ ਕੁਇਰੀਜ਼ ਹੈ ਆਓ ਅਸੀ Tables ਬੁੱਕਸ ਚੁਣੀਏ
ਇਸਦੇ ਥੱਲੇ ਖੱਬੇ ਪਾਸੇ ਅਸੀਂ ਮੌਜੂਦਾ ਫੀਲਡਸ ਦੀ ਲਿਸਟ ਵੇਖਾਂਗੇ
ਰਾਇਟ ਹੈੰਡ ਸਾਇਡ ਤੇ ਅਸੀਂ ਫੋਰਮ ਦੇ ਉਤੇ ਫੀਲਡਸ ਵੇਖਾਂਗੇ
ਅਸੀਂ ਸਿਰਫ ਉਨਾਂ ਫੀਲਡਸ ਨੂੰ ਮੂਵ ਕਰਾਂਗੇ ਜਿਹੜੇ ਸਾਨੂੰ ਫੋਰਮਸ ਤੇ ਚਾਹੀਦੇ ਹਨ
ਇਸਦੇ ਲਈ ਅਸੀਂ ਡਬਲ ਐਰੋ ਮਾਰਕ ਦੇ ਸਿੰਬਲ ਵਾਲੇ ਬਟਨ ਤੇ ਕਲਿਕ ਕਰਾਂਗੇ
ਧਿਆਨ ਦਵੋ ਕੇ ਅਸੀਂ ਸਾਰੀਆਂ ਫੀਲਡਸ ਨੂੰ ਖੱਬੇ ਪਾਸੋਂ ਹਟਾ ਕੇ ਸੱਜੇ ਪਾਸੇ ਕਰ ਦਿੱਤਾ ਹੈ
ਕਿਉਂਕੀ ਬੁਕਆਈਡੀ ਫੀਲਡ ਆਪਣੇ ਨੰਬਰਜ਼ ਔਟੋ ਜਨਰੇਟ ਕਰਦਾ ਹੈ ਸਾਨੂੰ ਫੋਰਮ ਵਿੱਚ ਇਹ ਫੀਲ੍ਡ ਨਹੀਂ ਚਾਹਿਦਾ ਹੈ
ਤਾਂ ਆਓ ਅਸੀਂ ਇਸ ਫੀਲਡ ਨੂੰ ਵਾਪਿਸ ਖੱਬੇ ਪਾਸੇ ਰਖ ਦਇਏ
ਸੱਜੇ ਪਾਸੇ ਬੁਕਿਡ ਤੇ ਕਲਿਕ ਕਰੋ ਅਤੇ ਓਸ ਬਟਨ ਤੇ ਕਲਿਕ ਕਰੋ ਜਿਸਦੇ ਵਿਚ ਲੈੱਸ ਥਾਨ ਲਟ ਸਿੰਬਲ ਬਣਿਆ ਹੈ
ਚਲੋ ਹੁਣ ਅਸੀਂ ਥੱਲੇ ਦਿੱਤੇ ਨੈਕਸਟ ਬਟਨ ਤੇ ਕਲਿਕ ਕਰਕੇ ਨੇਕ੍ਸਟ ਸਟੇਪ ਤੇ ਚਲਦੇ ਹਾਂ
ਸਟੇਪ 2
ਕਿਓਂਕੀ ਅਸੀਂ ਇਕ ਸਾਧਾਰਣ ਫੋਰਮ ਬਣਾ ਰਹੇ ਹਾਂ ਇਸ ਵੇਲ਼ੇ ਇਸ ਸਟੇਪ ਨੂੰ ਸਕਿੱਪ ਕਰੋ ਅਤੇ ਨੈਕਸਟ ਬਟਨ ਤੇ ਕਲਿਕਕਰੋ
ਅਸੀਂ ਸਟੇਪ 5 ਤੇ ਹਾਂ ਜੋ ਹੈ ਅਰੇਂਜ controls
ਧਿਆਨ ਦੇਵੋ ਬੈਕਗ੍ਰਾਉਨਡ ਵਿੰਡੋ ਦੇ ਵਿੱਚ ਅਸੀਂ ਬੁਕਸ ਟੇਬਲ ਨੂੰ ਔਰੇਨਜ ਬੈਕਗ੍ਰਾਉਨਡ ਵਿਚ ਵੇਖਾਂਗੇ
ਚਲੋ ਹੁਣ ਅਰੇਂਜਮੈਂਟ ਓਐਫ ਥੇ ਮੈਨ ਫਾਰਮ ਲੇਬਲ ਦੇ ਥੱਲੇ ਦਿੱਤੇ ਹੋਏ ਚਾਰ ਆਇਕਨਜ਼ ਤੇ ਕਲਿਕ ਕਰਿਏ
ਜਦੋਂ ਅਸੀ ਇਨਾਂ ਨੂੰ ਬਾਰੀ ਬਾਰੀ ਕਲਿਕ ਕਰਾਂਗੇ ਅਸੀਂ ਬੈਕਗ੍ਰਾਉਨਡ ਵਿੰਡੋ ਵਿਚ ਟਾਇਟਲ ਔਥਰ ਵਗੈਰਾ ਦੇ ਲੇਬਲਸ ਅਤੇ ਟੇਕਸਟ ਬੌਕਸੇਜ਼ ਦਾ ਬਣਾਵ ਬਦਲਦੇ ਹੋਏ ਵੇਖਾਂਗੇ
ਆਓ ਅਸੀਂ ਪਹਿਲਾ ਅਰੇਨਜਮੈਂਟ ਚੁਣਿਏ ਜੋ ਹੈ ਕੋਲਮਨਾਰ - ਲੇਬਲਜ਼ left
ਇਸ ਲਈ ਪਹਿਲੇ ਆਇਕਨ ਤੇ ਕਲਿਕ ਕਰਿਏ
ਇਕ ਆਮ ਪੇਪਰ ਫੋਰਮ ਵਾੰਗ ਇੱਥੇ ਲੇਬਲਸ ਖੱਬੇ ਪਾਸੇ ਅਤੇ ਟੇਕਸਟ ਬੌਕਸੇਜ਼ ਸੱਜੇ ਪਾਸੇ ਨੇ
ਆਓ ਅੱਗੇ ਵਧਣ ਲਈ ਨੈਕਸਟ ਬਟਨ ਤੇ ਕਲਿਕ ਕਰਿਏ
ਅਸੀਂ ਸਟੇਪ 6 ਤੇ ਹਾਂ ਜੋ ਹੈ ਸੇਟ ਦਾਤਾ ਐਂਟਰੀ
ਇਸ ਸਮੇਂ ਇਹ ਸਟੇਪ ਸਕਿੱਪ ਕਰਾਂਗੇ ਅਤੇ ਨੇਕਸਟ ਸਟੇਪ ਤੇ ਜਾਵਾਂਗੇ
ਸਟੇਪ 7 ਵਿਚ ਨੈਕਸਟ ਬਟਨ ਤੇ ਕਲਿਕ ਕਰੋ
ਸਟੇਪ 7
ਐਪਲੀ styles
ਧਿਆਨ ਦਵੋ ਲਿਸਟ ਬੌਕਸ ਦੇ ਹਰ ਇਕ ਕਲਰ ਤੇ ਕਲਿਕ ਕਰਨ ਨਾਲ ਨਾਲ ਵਿੰਡੋ ਦਾ ਬੈਕਗ੍ਰਾਉਨਡ ਕਲਰ ਵੀ ਬਦਲਦਾ ਹੈ
ਆਓ ਅਸੀਂ ਆਇਸ ਬਲੂ ਤੇ ਕਲਿਕ ਕਰਕੇ ਓਸਨੂੰ ਚੁਣਿਏ
ਹੁਣ ਅਸੀਂ ਆਖਿਰੀ ਸਟੇਪ ਤੇ ਚਲਿਏ
ਸਟੇਪ 8
ਆਪਨੇ ਫੋਰਮ ਨੂੰ ਇਕ ਨਾਮ ਦੇਇਏ
ਅਸੀਂ ਅਪਣੇ ਖੁਦ ਦੇ ਨੇਮਿੰਗ ਕਨਵੇਨਸ਼ਨ ਦਾ ਅਨੁਸਰਨ ਕਰ ਸਕਦੇ ਹਾਂ
ਮਗਰ ਹੁਣੇ ਲਈ ਨਾਮੇ ਓਐਫ ਥੇ ਫਾਰਮ ਲੇਬਲ ਦੇ ਥੱਲੇ ਦਿੱਤੇ ਹੋਏ ਟੇਕਸਟ ਬੌਕਸ ਵਿਚ ਅਸੀ ਨਾਮ ਲਿਖਦੇ ਹਾਂ ਬੁੱਕਸ ਦਾਤਾ ਐਂਟਰੀ Form
ਫੋਰਮ ਬਣਾਉਣ ਤੋਂ ਬਾਅਦ ਹੁਣ ਅੱਗੇ ਕਿਸ ਤਰਹ ਵਧਿਏ ਚਲੋ ਪਹਿਲਾਂ ਵਰਕ ਵਿਥ ਥੇ ਫਾਰਮ ਚੁਣਦੇ ਹਾਂ
ਯਾਨੀ ਅਸੀਂ ਡੇਟਾ ਐਂਟਰੀ ਲਈ ਫੋਰਮ ਦਾ ਇਸਤੇਮਾਲ ਕਰਨਾ ਸ਼ੁਰੂ ਕਰਾਂਗੇ
ਫੋਰਮ ਦਾ ਡਿਜ਼ਾਇਨ ਬਦਲਨ ਲਈ ਅਸੀ ਮੋਡੀਫਾਈ ਥੇ ਫਾਰਮ ਚੁਣ ਸਕਦੇ ਹਾਂ ਜੋ ਅਸੀਂ ਬਾਅਦ ਵਿਚ ਵੇਖਾਂਗੇ
ਇਸ ਵੇਲ਼ੇ ਸਾਡਾ ਕੰਮ ਪੂਰਾ ਹੋ ਚੁੱਕਾ ਹੈ ਤਾਂ ਆਓ ਅਸੀਂ ਥੱਲੇ ਦਿਤੇ ਫਿਨਿਸ਼ ਬਟਨ ਤੇ ਕਲਿਕ ਕਰਿਏ
ਹੁਣ ਅਸੀਂ ਆਪਣਾ ਪਹਿਲਾ ਸਾਦਾ ਫੋਰਮ ਬਣਾ ਲਿੱਤਾ ਹੈ ਜਿਸਦੇ ਵਿੰਡੋ ਟਾਇਟਲ ਵਿੱਚ ਬੁੱਕਸ ਦਾਤਾ ਐਂਟਰੀ ਫਾਰਮ ਲਿਖਿਆ ਹੈ
ਧਿਆਨ ਦੇਵੇ ਕੇ ਟੇਕ੍ਸਟ ਬੌਕਸੇਜ਼ ਵੈਲਯੂਜ਼ ਦੇ ਨਾਲ ਭਰੇ ਹੋਏ ਨੇ ਅਤੇ ਉਨਾਂ ਵਿਚ ਅਨ ਆਟੋਬਾਇਓਗ੍ਰਾਫੀ ਜਵਾਹਰਲਾਲ ਨੇਹਰੂ ਵਗੈਰਾ ਲਿਖਿਆ ਹੋਇਆ ਹੈ
ਇਹ ਵੈਲਯੂਜ਼ ਕਿੱਥੋ ਆਈਆਂ ਹਨ ਬੇਸ ਟਿਯੂਟੋਰਿਅਲ ਦੇ ਪਿਛਲੇ ਭਾਗ ਵਿਚ ਅਸੀਂ ਇਨਾਂ ਵੈਲਯੂਜ਼ ਨੂੰ ਸਿੱਧੇ ਹੀ ਬੁਕਸ ਟੇਬਲ ਦੇ ਅੰਦਰ ਟਾਇਪ ਕੀਤਾ ਸੀ
ਹੁਣ ਇਹ ਫੋਰਮ ਡੇਟਾ ਐਂਟਰੀ ਦੇ ਇਸਤੇਮਾਲ ਲਈ ਤਿਆਰ ਹੈ
ਚਲੋ ਸੱਬ ਵੈਲਯੂਜ਼ ਵੇਖਣ ਲਈ ਅਸੀਂ ਟੈਬ ਕੀਜ਼ ਤੇ ਕਲਿਕ ਕਰਿਏ
ਧਿਆਨ ਦੇਵੋ ਕਿ ਫੋਰਮ ਹੁਣ ਦੂਸਰੀ ਬੁਕ ਦੀ ਜਾਣਕਾਰੀ ਦਿਖਾ ਰਿਹਾ ਹੈ ਅਤੇ ਹੁਣ ਟਾਇਟਲ ਕੰਕੁਐਸਟ ਓਐਫ ਸੈਲਫ ਹੈ
ਇਸ ਲਈ ਥੱਲੇ ਦਿਸ ਰਹੇ ਫੋਰਮਜ਼ ਨੈਵੀਗੇਸ਼ਨ ਟੂਲਬਾਰ ਵਿਚ ਰਾਈਟ ਐਰੋ ਵਾਲੇ ਕਾਲੇ ਰੰਗ ਦੇ ਟ੍ਰਾਇਐਨਗਲ ਆਇਕਨ ਉੱਤੇ ਕਲਿਕ ਕਰਨਾ ਪਵੇਗਾ
ਧਿਆਨ ਦੇਵੋ ਕਿ ਇੱਥੇ ਰਿਕਾਰਡ ਨੰਬਰ 3 ਓਐਫ 5 ਦਿਖਾਈ ਦੇ ਰਿਹਾ ਹੈ
ਧਿਆਨ ਦੇਵੇ ਕੇ ਜਦੋਂ ਅਸੀਂ ਆਪਣਾ ਕਰਸਰ ਇਨਾਂ ਬਲੈਕ ਐਰੇ ਆਇਕਨਜ਼ ਤੇ ਲੈ ਜਾਂਦੇ ਹਾਂ ਇਹ ਬੇਸ ਟੂਲ ਟਿਪਸ ਦਿਖਾਉਂਦਾ ਹੈ
ਪਹਿਲਾ ਰਿਕਾਰਡ ਪਿਛਲਾ ਰਿਕਾਰਡ ਅਗਲਾ ਰਿਕਾਰਡ ਅਤੇ ਆਖਰੀ ਰਿਕਾਰਡ
ਇਨਾਂ ਦਾ ਇਸਤੇਮਾਲ ਅਸੀ ਸਾਰੇ ਰਿਕਾਰਡਸ ਦਾ ਮੁਆਇਨਾ ਕਰਨ ਲਈ ਕਰ ਸਕਦੇ ਹਾਂ
ਇਹ ਸਾਨੂੰ ਲਿਬਰੇਆਫਿਸ ਬੇਸ ਦੇ ਸਿੰਪਲ ਫੋਰਮਸ ਦੇ ਇਸ ਟਯੂਟੋਰਿਯਲ ਦੀ ਸਮਾਪਤੀ ਤੇ ਲੈ ਆਇਆ ਹੈ
ਸਾਰ ਵਿੱਚ ਅਸੀਂ ਸਿਖਿਆ ਫੋਰਮ ਕੀ ਹੁੰਦਾ ਹੈ ਵਿਜ਼ਾਰਡ ਦਾ ਇਸਤੇਮਾਲ ਕਰਕੇ ਫੋਰਮ ਕਿਸ ਤਰਹ ਬਣਾਇਆ ਜਾਏ
ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟਾਕ ਟੂ ਏ ਟੀਚਰ ਪੋ੍ਜੈਕਟ ਦਾ ਹਿੱਸਾ ਹੈ ਇਸਨੂੰ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥ੍ਰੂ ਆਈ ਸੀ ਟੀ ਏਮ ਏਚ ਆਰ ਡੀ ਭਾਰਤ ਸਰਕਾਰ ਦਾ ਸਮਰਥਨ ਪ੍ਰਾਪਤ ਹੈ
ਇਹ ਪ੍ਰੋਜੇਕਟ httpspoken tutorialorg ਦੁਆਰਾ ਚਲਾਇਆ ਜਾੰਦਾ ਹੈ
ਅੱਗੇ ਦਿੱਤੇ ਗਏ ਲਿੰਕ ਤੇ ਇਸਦੀ ਬਾਰੇ ਜ਼ਿਆਦਾ ਜਾਣਕਾਰੀ ਉਪਲਬਧ ਹੈ
ਇਸ ਲੇਖਨੀ ਦਾ ਯੋਗਦਾਨ ਪ੍ਰਿਯਾ ਸੁਰੇਸ਼ ਨੇ ਕੀਤਾ
ਡੈਜ਼ੀਕ੍ਰਿਊ ਸੋਲੂਸ਼ਨਜ਼ ਵੱਲੋ ਨਮਸਕਾਰ
ਸਾਡੇ ਨਾਲ ਜੁਡ਼ਨ ਲਈ ਧੰਨਵਾਦ